ਰੈਸਟੋਰੈਂਟ ਦੀ ਫੋਟੋ ਹੈ ਇੱਥੇ ਬਹੁਤ ਸਾਰੀਆਂ --

ਕੁਰਸੀਆਂ ਤੇ ਟੇਬਲ ਲੱਗੇ ਹੋਏ ਨੇ ਤੇ ਨਾਲ ਹੀ ਟੇਬਲ ਉੱਪਰ --

ਪੀਲੇ ਰੰਗ ਦੀ ਬਨੀ ਹੋਈ ਹੈ ਤੇ ਬਾਹਰ ਇੱਕ ਬਾਇਕ --

ਉਹ ਤੋ ਹੈ ਇੱਥੇ ਕੁੜੀਆਂ ਥੱਲੇ ਦਰੀ ਤੇ ਬਹਿ ਕੇ ਯੋਗਾ ਕਰ ਰਹੀਆਂ ਨੇ।

ਬਾਹਰ ਨੀਲੇ ਰੰਗ ਦੇ ਸ਼ੀਸ਼ੇ ਲੱਗੇ ਹੋਏ ਨੇ ਬਾਹਰ ਪਾਰਕ ਬਣਿਆ ਹੋਇਆ --

ਇਹ ਇਕ ਮੋਲ ਦੀ ਫੋਟੋ ਹੈ ਇਥੇ ਬਿਸਕੁਟ ਨਮਕੀਨ ਰਸ।

ਵੀ ਮਿਲਦੇ ਹਨ ਨਾਲ ਹੀ ਇੱਥੇ ਬਦਾਮ ਕਾਜੂ ਕਿਸ਼ਮਿਸ਼ ਦਾ ਪੈਕਟ ਵੀ ਮਿਲਦਾ ਹੈ।

ਇਥੇ ਏਹ ਚਿੱਟੇ ਰੰਗ ਦੀ ਹੈ ਇਹਦੇ ਉੱਪਰ ਸਿਰ ਉਪਰ ਇਕ ਮੋਤੀ ਲੱਗਿਆ ਹੋਇਆ ਹੈ।

ਫੁੱਲਾਂ ਦੀ ਦੁਕਾਨ ਵੀ ਹੈ ਇੱਥੇ ਫੁੱਲਾਂ ਦੇ ਗੁਲਦਸਤੇ ਪਏ ਹੋਏ ਨੇ ਤੇ ਪੈਕਟਾਂ ਵਿੱਚ ਵੀ ਕੁਝ ਸਮਾਨ ਰੱਖਿਆ ਹੋਇਆ ਹੈ।

ਇਹ ਇੱਕ ਬੂਟਾ ਬਣਿਆ ਹੋਇਆ ਹੈ ਉਪਰ ਸ਼ੈੱਡ ਬਣੀ ਹੈ ਤੇ ਪੱਖਾ ਲੱਗਿਆ ਹੋਇਆ ਹੈ।

ਇੱਥੇ ਬਹੁਤ ਸਾਰੇ ਕੋਟ ਪੈਂਟ ਹੈਂਗਰ 'ਚ ਪਏ ਹੋਏ ਨੇ ਤੇ ਸਾਹਮਣੇ ਸ਼ਰਟਾਂ ਰੱਖੀਆਂ ਹੋਈਆਂ ਨੇ।

ਔਰ ਦੂਸਰੇ ਪਾਸੇ ਇੱਕ ਗੱਡੀ ਜਾ ਰਹੀ ਹੈ ਤੇ ਬਾਈਕ ਤੇ ਇੱਕ ਬੰਦਾ ਤੇ ਜਨਾਨੀ ਜਾ ਰਹੇ ਨੇ।

ਚੈੱਕ ਕਰ ਰਹੀ ਹੈ ਸਾਰੇ ਬੱਚੇ ਬੈਠ ਕੇ ਪ੍ਰੋਜੈਕਟ ਬਣਾ ਰਹੇ ਨੇ।

ਇੱਥੇ ਬੋਹੁਤ ਸਾਰੀਆਂ ਕੁਰਸੀਆਂ ਤੇ ਟੇਬਲ ਪਏ ਹੋਏ ਹਨ ਇੱਕ ਬੰਦਾ ਆਪਣੀ ਫੈਮਿਲੀ ਲੈ ਕੇ ਆਇਆ ਹੋਇਆ।